ਮੈਨੂੰ ਇਹ ਗੱਲ ਹਾਸੇ ਦੀ ਨਈ ਲੱਗਦੀ। ਤੂੰ ਕਦੇ ਘਰੋਂ ਬਾਹਰ ਨਹੀਂ ਨਿਕਲੀ ਤੇ ਤੈਨੂੰ ਪਤਾ ਨਈ ਵੀ ਲੋਕ ਕੀ ਕੀ ਗੱਲਾਂ ਕਰਦੇ ਨੇ, ਮੈਂ ਤਾਂ ਰੋਜ਼ ਹੀ ਸੁਣਦਾ, ਫੌਜੀ ਏਦਾਂ ਬੋਲਿਆ ਜਿਵੇਂ ਇਹਆਮ ਜਿਹੀ ਗੱਲ ਹੋਵੇ। ਹਾਂਜੀ ਮਹਾਰਾਜ ਆਕਾਸ਼ ਜੀ ਭਾਜੀ ਤੁਹਾਨੂੰ ਨੀ ਪਛਾਣਨਾ ਤੇ ਕਿਹਨੂੰ ਪਛਾਣਨਾ ਹੈ ਸਭ ਵਧੀਆ ਮਹਾਰਾਜ ਅੱਜ ਕਿੱਦਾਂ ਯਾਦ ਕਰ ਲਿਆ

ਹੁਣ ਯਾਰ ਉਹ ਤੇ ਗੱਲ ਪਾਰਟੀ ਆਪਣੀ ਆਂ ਕ~ ਜਦੋਂ ਮਰਜ਼ੀ ਤੂੰ ਕਦੇ ਭਰਾ ਨੂੰ ਨਾਂਹ ਆਂ ਕਦੇ ਹਮ ਸਹੀ ਗੱਲ ਹੈ ਯਾਰ ਉਹ ਤੇ ਹੈ ਪਰ ਯਾਰ ਨੌਕਰੀ ਲੈਣੀ ਕਿਹੜੀ ਸੌਖੀ ਹੈ ਤੈਨੂੰ ਪਤਾ ਹੀ ਹੈ ਮੈਂ teacher ਹੀ ਲੱਗਿਆ teaching teacher ਹੀ ਬਣਿਆ ਮੈਂ ਤੇ ਪਰ ਯਾਰ ਬਣਨ ਲਈ ਬੜਾ ਬਹੁਤ ਹੀ ਮੁਸ਼ਕਲ ਨਾਲ, ਮੈਂ ਕਹਿੰਦਾ ਪਿਆਂ ਕਿ ਦੋ ਹਜ਼ਾਰ ਛੋਲਾਂ ਦੇ ਲੱਗੇ ਹੋਏ ਸੀ

ਮੈਂ ਹਮ ਮੈਂ ਤੇ ਆਸ ਹੀ ਛੱਡ ਗਿਆ ਸੀ ਕਿ ਮਿਲਣੀ ਹੈ ਕਿ ਨਹੀਂ

ਉਹ ਤੇ ਤੁਹਾਡੀ ਗੱਲ ਸਹੀ ਹੈ ਯਾਰ ਹੁਣ ਪਰ ਹੁਣ ਤੈਨੂੰ ਪਤਾ ਹੀ ਹੈ ਕਿ ਮੈਂ ਪਹਿਲਾਂ private ਕੰਮ ਕਰਦਾ ਸੀ ਤੇ private ਵਿੱਚ ਤੈਨੂੰ ਪਤਾ ਕਿੰਨਾ ਕੁ ਪੈਸੇ ਬਣਦੇ ਆ ਪਹਿਲਾਂ ਕੰਮ ਲੋਕੀ ਕਿੰਨਾ ਕਰਾਉਂਦੇ ਸੀਗੇ, ਮੈਂ ਤੇਰੇ ਸਾਹਮਣੇ ਚੌਦਾਂ ਚੌਦਾਂ ਛੋਲਾਂ ਛੋਲਾਂ ਘੰਟੇ ਕੰਮ ਕਰਦਾ ਹੁੰਦਾ ਸੀ ਪਰ ਫਿਰ ਵੀ ਪੈਸੇ ਉਹੀ ਬਣਦੇ ਸੀ ਕੋਈ ਚੌਦਾਂ ਛੋਲਾਂ ਪੰਦਰਾਂ ਕੁ ਹਜ਼ਾਰ ਕਿਉਂਕਿ private 'ਚ ਇੰਨੇ ਭਾਜੀ ਪੈਸੇ ਦੇਣੇ ਆਂ ਤੇ ਮੈਨੂੰ ਸੱਤ ਅੱਠ ਹਜ਼ਾਰ ਹੀ ਆ ਉਹਨੇ ਕੰਮ ਤੇ ਲੈਣਾ ਹੀ ਲੈਣਾ ਹੈ ਤੇ ਸਰਕਾਰੀ ਨੌਕਰੀਆਂ ਤਾਂ ਰਹੀਆਂ ਨੀ ਤੇ ਕੰਮ ਤੇ ਰਹਿ ਗਏ ਸਾਰੇ private ਤੇ private ਦੇ ਵਿੱਚ ਯਾਰ ਮਤ ਮਾਰ ਬੜੀ ਸੀ ਯਾਰ ਬਹੁਤਾ ਹੀ ਬੁਰਾ ਹਾਲ ਸੀ, ਮੈਂ

ਭਾਜੀ ਭਾਜੀ ਦੇਖੋ ਤੁਹਾਨੂੂੰ ਤੇ ਪਤਾ ਹੀ ਆ ਹੁਣ ਕ ਹੀ ਹਜੇ ਇੰਡੀਆ ਵਿੱਚ ਕਿ ਆਪਾਂ ਪੰਜਾਬ ਵਿੱਚ ਰਹਿੰਦੇ ਹਾਂ ਜਿੱਦਾਂ ਹੁਣ ਹਨਾ ਪੰਜਾਬ ਵਿੱਚ ਤੇ ਇੰਨੀ ਕੁ ਜ਼ਿਆਦਾ ਬੇਰੁਜ਼ਗਾਰੀ ਹੋ ਗਈ ਹੈ ਕਿ ਹਰ ਘਰ ਵਿੱਚ ਇੱਕ ਬੱਚਾ ਬਾਹਰ ਨੂੰ ਦੌੜਦਾ ਪਿਆ ਆ ਕਿਉਂ ਉਹ ਇਸ ਕਰਕੇ ਉਹ ਕਹਿੰਦਾ ਕਿ ਮੈਂ ਬਾਹਰ ਜਾ ਕੇ ਕਰਾਂਗਾ ਨਾਲ ਦੀ ਨਾਲ ਪੜ੍ਹਾਂਗਾ ਤੇ ਨਾਲ ਦੀ ਨਾਲ ਆਪਣਾ ਕੰਮ ਕਰਕੇ ਦੋ ਚਾਰ ਪੈਸੇ ਕਮਾਵਾਂਗਾ ਤੇ ਕਿਉਂ ਜਾਂਦੇ ਪਏ ਹੈ ਕਿਉਂਕਿ ਉਹਨਾਂ ਦੇ ਹਾਲਾਤ ਹੀ ਨੀ ਸਹੀ। ਕਿਉਂਕਿ ਸਰਕਾਰਾਂ ਨੇ ਏਦਾਂ ਦੇ ਹਾਲਾਤ ਕਰ ਦਿੱਤੇ ਆ ਕਿ ਇੰਨੀ ਕੁ ਜ਼ਿਆਦਾ ਬੇਰੁਜ਼ਗਾਰੀ ਹੋ ਗਈ ਹੈ ਕਿ ਗ਼ਰੀਬ ਬੰਦੇ ਨੂੰ ਤੁਸੀਂ ਆਸ ਹੀ ਨੀ ਕਰ ਸਕਦੇ ਕਿ ਉਹ ਬੰਦਾ ਨੌਕਰੀ ਲੱਗੇਗਾ ਕਿ ਨਹੀਂ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ ਕਿ ਮੇਰੇ ਚਾਚਾ ਜੀ ਦਾ ਮੁੰਡਾ ਆ ਚਲੋ ਭਾਜੀ ਮੈਂ ਤੇ ਚਲੋ BED ਕੀਤੀ ਸੀ ਤੇ ਥੋੜ੍ਹੇ ਜਿਹੇ ਪੈਸੇ ਲਾਏ ਆ ਤੇ ਜਿਹਦੇ ਕਰਕੇ ਨੌਕਰੀ ਮਿਲ ਗਈ ਪਰ ਜਿਹੜਾ ਮੇਰਾ ਚਾਚਾ ਜੀ ਦਾ ਮੁੰਡਾ ਹੈ ਉਹਨੇ ਭਾਜੀ plus one plus two ਹੁਣ non medical ਕਰਿਆ ਹੋਇਆ ਠੀਕ ਹੈ ਇਸ ਤੋਂ ਬਾਅਦ ਉਹਨੇ BSC ਕੀਤੀ ਹੈ First division ਵਿੱਚ ਤੇ plus two 'ਚ ਵੀ ਉਹਦੇ ਚੰਗੇ marks ਸੀਗੇ ਠੀਕ ਹੈ eighty percent marks ਸੀ ਉਹਦੇ ਫਿਰ ਉਸ ਤੋਂ ਬਾਅਦ ਉਹਨੇ ਭਾਜੀ MSC ਕੀਤੀ ਹੈ MED ਕੀਤੀ ਹੈ PhD ਤੱਕ ਕਰ ਲਈ ਹੈ

ਤੇ ਉਹਨੂੰ ਨੌਕਰੀ ਨਾ ਮਿਲੇ ਤੇ ਉਹਦੇ ਤੇ ਕਿੱਦਾਂ ਬੀਤ ਰਹੀ ਹੋਈ ਤੇ ਏਦਾਂ ਦੀ ਹਜ਼ਾਰਾਂ examples ਭਾਜੀ ਮੈਂ ਤੁਹਾਨੂੰ ਦੇ ਸਕਦਾਂ ਕਿ ਜਿਹੜੇ ਬੰਦੇ ਇੰਨਾ ਇੰਨਾ ਪੜ੍ਹੇ ਲਿਖੇ ਹੈ ਤੇ ਉਹ ਬੇਚਾਰੇ ਕਿੱਦਾਂ ਰੁਲਦੇ ਪਏ ਹੈ ਤੇ ਉਹ ਨਾ ਤੇ ਕੋਈ ਕੰਮ ਸਿੱਖ ਸਕਦੇ ਹੈ ਹੁਣ, ਕਿਉਂਕਿ ਉਹਨਾਂ ਦੀਆਂ ਉਮਰਾਂ ਵੀ ਇੰਨੀਆਂ ਹੋ ਗਈਆਂ ਕਿਉਂ ਹੁਣ ਜਾ ਕੇ ਉਹ ਕੰਮ ਸਿੱਖਣ ਤੇ ਉਹ ਵੀ ਨੀ ਉਹਨਾਂ ਦਾ ਸਰਦਾ ਕਿਉਂਕਿ

ਭਾਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਜਦੋਂ ਸਾਡਾ youth ਹੀ ਬਾਹਰ ਚਲੇ ਗਿਆ ਤੇ ਤੁਸੀਂ ਕਿਸੇ ਦੇਸ ਦੀ ਤੁਸੀਂ development ਕਿੱਦਾਂ ਕਰ ਸਕਦੇ ਹੋ ਮੈਨੂੰ ਇਹ ਦੱਸੋ ਕਿਉਂਕਿ ਦੇਸ ਦੇ builder ਹੀ ਸਾਡੀ ਨੌਜਵਾਨ ਪੀੜ੍ਹੀ ਹੈਗੀ ਹੈ, ਤੇ ਨੌਜਵਾਨ ਪੀੜ੍ਹੀ ਨੂੰ ਆਪਣਾ ਖ਼ਤਰਾ ਲੱਗਦਾ ਪਿਆ ਹੈ ਕਿ ਯਾਰ ਸਾਡੇ ਕੋਲ ਨੌਕਰੀ ਨਹੀਂ ਹੋਏਗੀ ਸਾਡੇ ਕੋਲ ਪੈਸਾ ਨੀ ਹੋਏਗਾ ਕੱਲ੍ਹ ਨੂੰ ਆਪਾਂ ਘਰ ਕਿੱਦਾਂ ਬਣਾਵਾਂਗੇ ਕੱਲ੍ਹ ਨੂੰ ਸਾਡਾ ਵਿਆਹ ਹੋਣਾ ਸਾਡੀ salary ਆਉਣੀ ਹੈ ਬੱਚਿਆਂ ਦਾ ਪਾਲਣ ਪੌਸ਼ਣ ਹੈਗਾ ਹੈ ਤੇ ਤੁਹਾਨੂੰ ਪਤਾ ਹੈ ਕਿ education ਕਿੰਨੀ ਮਹਿੰਗੀ ਹੋ ਗਈ ਹੈ Private school, private hospital ਇਹ ਇੰਨਾ ਕੁ ਬੰਦਿਆਂ ਨੂੰ ਲੋਕਾਂ ਨੂੰ ਲੁੱਟਦੇ ਪਏ ਹੈ ਤੇ ਮੈਂ ਕਹਿੰਦਾ ਕਿ ਜਿਹਦੇ ਕੋਲ ਤੇ ਨੌਕਰੀ ਹੈਗੀ ਹੈ ਉਹਦਾ ਇੰਨਾ ਬੁਰਾ ਹਾਲ ਹੁੰਦਾ ਪਿਆ ਤੇ ਜਿਹੜੀ ਬੇਚਾਰੀ ਇੰਨੀ ਜਨਤਾ ਜਿਹੜੀ ਬੇਰੁਜ਼ਗਾਰ ਫਿਰਦੀ ਪਈ ਹੈ ਤੇ ਉਹ ਕਿੱਦਾਂ

ਤੇ ਸਰਕਾਰੀ schools ਦੇ ਹਾਲਾਤ ਤੁਹਾਨੂੰ ਪਤਾ ਸਰਕਾਰਾਂ ਨੇ ਕਿੱਦਾਂ ਕਰ ਦਿੱਤੇ ਹੋਏ ਹੈ ਉੱਥੇ ਤੇ teacher ਨੀ ਹੈਗੇ ਇੱਕ teacher ਪੂਰੇ school ਨੂੰ ਸਾਂਭਦਾ ਪਿਆ ਹੈ ਤੇ ਜਦੋਂ ਕਦੇ teacher ਬਿਮਾਰ ਪੈ ਗਿਆ ਤੇ school ਪੂਰਾ ਬੰਦ ਕਿਉਂਕਿ ਉੱਥੇ ਉਹਨਾਂ ਨੇ ਕੀ ਕੀਤਾ ਹੋਇਆ ਕਿ masters ਦੀ ਗਿਣਤੀ ਇੱਕ school ਵਿੱਚ ਅੱਠ ਅੱਠ ਨੋਂ ਨੋਂ master ਰੱਖੇ ਹੋਣੇ ਚਾਹੀਦੇ ਹੈ ਪਰ ਸਰਕਾਰਾਂ ਭਰਤੀ ਕਰਕੇ ਰਾਜ਼ੀ ਨੀ ਤੁਹਾਨੂੰ ਪਤਾ ਹੀ ਹੈ ਹਾਂ ਤੇ ਤੁਹਾਨੂੰ ਪਤਾ ਹੀ ਹੈ ਫਿਰ ਬੇਰੁਜ਼ਗਾਰੀ ਵਧੇਗੀ ਹੀ ਤੇ ਭੈੜੀਆਂ ਹੀ ਆਦਤਾਂ ਪੈਣੀਆਂ ਲੋਕਾਂ ਨੂੰ ਹੁਣ ਜਿਸ ਬੰਦੇ ਨੇ ਇੰਨਾ ਪੜ੍ਹ ਲਿਖ ਕੇ ਇੰਨੇ ਪੈਸੇ ਫ਼ੂਕ ਕੇ ਉਹਨੂੰ ਨੌਕਰੀ ਨਹੀਂ ਮਿਲਦੀ ਪਈ ਤੇ ਉਹ ਕੱਲ੍ਹ ਨੂੰ ਪੈਸੇ ਕਮਾਉਣ ਲਈ ਕੀ ਕਰੇਗਾ ਫਿਰ ਦੋ number ਦੇ ਕੰਮ ਹੀ ਕਰੇਗਾ ਭਾਜੀ ਉਹ ਹਮ ਬਿਲਕੁਲ ਸਹੀ ਗੱਲ ਹੈ ਭਾਜੀ ਤੁਹਾਡੀ ਮੈਂ ਤੇ hundred percent ਤੁਹਾਡੀ ਗੱਲ ਨਾਲ agree ਹਾਂ ਕਿ ਜਿਹੜੀ ਸਾਡੇ ਵਿੱਚ ਇੰਨੀਆਂ ਗੰਦੀਆਂ ਬੁਰਾਈਆਂ ਆਉਂਦੀਆਂ ਪਈਆਂ, ਨਸ਼ਾ ਆਉਂਦਾ ਪਿਆ ਹੈ ਜਾਂ ਮਹਿੰਗਾਈ ਵੱਧਦੀ ਪਈ ਹੈ। ਜਾਂ ਲੁੱਟ ਖਸੁੱਟ ਲੋਕੀ ਇੱਕ ਦੂਜੇ ਨੂੰ ਮਾਰਦੇ ਪਏ ਹੈ ਕੁੱਟਦੇ ਪਏ ਹੈ ਉਹਨਾਂ ਤੋਂ ਚੋਰੀ ਕਰਦੇ ਪਏ ਹੈ ਇਹ ਸਾਰਾ ਚੀਜ਼ਾਂ ਦਾ main ਕਾਰਨ ਭਾਜੀ ਸਾਡੀ ਬੇਰੁਜ਼ਗਾਰੀ ਹੈ ਬੇਰਜ਼ਗਾਰੀ ਵਧੀ ਲੋਕਾਂ ਕੋਲ ਕਮਾਈ ਦੇ ਸਾਧਨ ਹੋ ਗਏ ਠੱਪ ਕਿਸੇ ਕੋਲ ਨੌਕਰੀ ਹੋਵੇ ਤੇ ਲੋਕੀ ਕਿਉਂ ਦੂਜੀ side ਜਾਣ ਗ਼ਲਤ side ਜਦੋਂ ਨੌਕਰੀ ਨੀ ਹੈਗੀ ਤੇ ਲੋਕਾਂ ਕੋਲ ਪੈਸਾ ਨੀ ਹੈਗਾ ਪੈਸਾ ਨੀ ਹੈਗਾ ਘਰ ਬਾਰ ਠੱਪ ਘਰ ਬਾਰ ਠੱਪ ਰੋਜ਼ ਦੀ ਜ਼ਿੰਦਗੀ ਤੇ ਹੈਗੀ ਹੈ ਉਹਦਾ ਪਰਿਵਾਰ ਤੇ ਹੈਗਾ ਹੈ ਉਹਨੇ ਉਹਨਾਂ ਨੂੰ ਖਵਾਉਣਾ ਵੀ ਹੈਗਾ ਹੈ ਪਿਲਾਉਣਾ ਵੀ ਹੈਗਾ ਹੈ ਹਰ parents ਹਰ ਮਾਂ ਪਿਓ ਹਰ ਇਹੀ ਚਾਹੁੰਦਾ ਕਿ ਮੈਂ ਆਪਣੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਵਾਂ ਚਾਹੇ ਮੈਂ ਕੱਟੀ ਹੈ ਪਰ ਮੈਂ ਆਪਣੇ ਪਰਿਵਾਰ ਨੂੰ ਖ਼ੁਸ਼ੀ ਵਾਲੀ ਜ਼ਿੰਦਗੀ ਦੇਵਾਂ ਉਹਨਾਂ ਦੀ ਸੁੱਖ ਸਹੂਲਤਾਂ ਦੀਆਂ ਚੀਜ਼ਾਂ ਉਹਨਾਂ ਨੂੰ ਦੇਵਾਂ ਉਹਨਾਂ ਨੂੰ ਕਿਸੇ ਚੀਜ਼ ਦੀ ਤੰਗੀ ਨਾ ਹੋਵੇ ਤੇ ਜਦੋਂ ਤੁਹਾਡੇ ਕੋਲ ਭਾਜੀ ਪੈਸੇ ਨੀ ਹੈਗੇ ਤੁਹਾਡੇ ਕੋਲ ਨੌਕਰੀ ਨੀ ਹੈਗੀ ਤੁਸੀਂ ਬੇਰੁਜ਼ਗਾਰ ਹੋ ਤੁਸੀਂ ਖੁੱਦ ਕਿਸੇ ਦੀ ਦੁਕਾਨ ਤੇ ਜਾ ਕੇ ਕੰਮ ਕਰਦੇ ਪਏ ਹੋ ਤੇ ਤਨਖ਼ਾਹ ਤੁਹਾਨੂੰ ਸਾਰੀ ਮਿਲਦੀ ਪਈ ਹੈ ਦਸ ਬਾਰਾਂ ਹਜ਼ਾਰ ਤੁਸੀਂ ਉਹਨਾਂ ਦਾ ਕਿੱਦਾਂ ਨਿਰਵਾਹ ਕਰੋਗੇ। ਤੇ ਉਹਨਾਂ ਨੂੰ ਕਿੱਦਾਂ ਸਾਰੀ ਸੁੱਖ ਸਹੂਲਤਾਂ ਦੇਵੋਂਗੇ ਤੇ ਫਿਰ ਉਹ ਗ਼ਲਤ ਰਾਸਤੇ ਜਾਏਗਾ ਸਹੀ ਗੱਲ ਹੈ ਭਾਜੀ ਬਿਲਕੁਲ ਸਹੀ ਗੱਲ ਤੁਹਾਡੀ ਤੁਸੀਂ ਤੁਹਾਡੀ ਗੱਲ ਨਾਲ ਮੈਂ ਬਿਲਕੁਲ agree ਹਾਂ ਕਿ ਬੇਰੁਜ਼ਗਾਰੀ ਜਿਹੜੀ ਵਧੀ ਹੈ ਇਹਦੇ ਵਿੱਚ ਕਸ਼ੂਰ ਤੇ ਸਾਰਾ ਸਰਕਾਰਾਂ ਦਾ ਹੈਗਾ ਇਹ ਹੁਣ ਜਦੋਂ ਸਰਕਾਰਾਂ ਨੀ ਕੋਈ ਉਪਰਾਲਾ ਕਰਨਗੀਆਂ ਤੇ ਲੋਕੀ ਕੀ ਕਰਨਗੇ ਫਿਰ ਤਾਂ ਹੀ ਤੇ ਮਾੜੀ ਆਦਤਾਂ ਪੈਂਦੀਆਂ ਪਈਆਂ ਲੋਕਾਂ ਨੂੰ ਲੁੱਟ ਖਸੁੱਟ ਬਹੁਤ ਹੁੰਦੀ ਪਈ ਹੈ। ਦੇਖੋ ਜੀ ਬੇਰੁਜ਼ਗਾਰੀ ਜਿਹੜੀ ਹੈਗੀ ਹੈ ਜਨਸੰਖਿਆ ਦਾ ਇਫ਼ੈਕਟ ਪੈਂਦਾ ਹੀ ਪੈਂਦਾ ਹੈ ਜਿਸ ਦੇਸ ਦੀ ਜਨਸੰਖਿਆ ਜ਼ਿਆਦਾ ਆ ਪਰ ਸੁੱਖ ਸਹੂਲਤਾਂ ਘੱਟ ਹੈ development ਉਸ ਦੇਸ ਦੀ ਘੱਟ ਹੋਈ ਪਈ ਹੈ ਤੇ ਉੱਥੇ ਇਹ ਚੀਜ਼ਾਂ ਵਿੱਚ ਕਮੀ ਆਉਣੀ ਆਉਣੀ ਹੈ ਤੇ ਉੱਤੋਂ ਸਰਕਾਰਾਂ ਕੋਲ ਇੰਨਾ income ਕਿ ਅਸੀਂ ਨੀ ਕਹਿ ਸਕਦੇ ਕਿ ਸਰਕਾਰਾਂ ਕੋਲ ਪੈਸਾ ਨੀ ਹੈਗਾ ਸਰਕਾਰਾਂ ਕੋਲ ਬਹੁਤ ਪੈਸਾ ਹੈ ਸਰਕਾਰਾਂ ਆਪਣੇ ਮੰਤਰੀਆਂ ਨੂੰ ਪੰਦਰਾਂ ਪੰਦਰਾਂ ਲੱਖ ਦੀਆਂ ਪੰਜਾਹ ਪੰਜਾਹ ਲੱਖ ਦੀਆਂ ਗੱਡੀਆਂ ਉਹਨਾਂ ਨੂੰ ਚਾਰ ਪੰਜ ਪੰਜ ਕਰੌੜ ਦੀਆਂ ਕੋਠੀਆਂ ਇੰਨਾ ਕੁਛ ਉਹ ਦਿੰਦੀਆਂ ਪਈਆਂ, ਕਿਉਂ ਦਿੰਦੀਆਂ ਪਈਆਂ ਤੁਸੀਂ ਉਹਨਾਂ ਨੂੰ ਵੀ ਨਾ ਦੇਵੋ ਉਹਨਾਂ ਨੂੰ ਤੁਸੀਂ ਸਾਰੀਆਂ ਸੁੱਖ ਸਹੂਲਤਾਂ ਦਿੰਦੇ ਪਏ ਹੋ ਉਹਨਾਂ ਨੂੰ ਤੁਸੀਂ ਉਹਨਾਂ ਦੀ ਤਨਖ਼ਾਹਾਂ ਵੀ ਪੰਜਾਹ ਪੰਜ ਪੰਜ ਸੱਤ ਸੱਤ ਲੱਖ ਰੁਪਇਆ ਮਹੀਨਾ ਦਿੰਦੇ ਪਏ ਹੋ MLA ਦੀਆਂ ਤਨਖਾਹਾਂ ਉਹਨਾਂ ਨੂੰ fund ਵੱਖਰੇ ਉਹਨਾਂ ਤੇ ਖ਼ਰਚ

ਹਾਂਜੀ ਇਹ ਤੇ ਗੱਲ ਹੈਗੀ ਹੈ ਜਦੋਂ ਜਨਸੰਖਿਆ ਜ਼ਿਆਦਾ ਆ ਤੇ ਚੀਜ਼ਾਂ ਵਿੱਚ ਤੇ ਕਮੀ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਹੁਣ ਸਹੀ ਗੱਲ ਆ ਭਾਜੀ ਇਸ ਤੇ ਵੀ ਰੋਕ ਲਗਾਉਣੀ ਚਾਹੀਦੀ ਵੈਸੇ। ਭਾਜੀ competition ਤੇ ਵੱਧਣਾ ਹੀ ਹੈ ਜਦੋਂ ਇੱਕ school ਵਿੱਚ ਇੱਕ teacher ਲੱਗਾ ਹੋਇਆ ਤੇ ਸਰਕਾਰ ਭਰਤੀ ਨੀ ਕਰਦੀ ਪਈ ਉੱਥੇ ਲੋੜ ਹੈਗੀ ਹੈ ਦਸਾਂ teachers ਦੀ ਤੇ ਇੱਕ ਬੰਦਾ ਚਲਾਉਂਦਾ ਪਿਆ ਹੈ। ਸਰਕਾਰ ਜੇ ਭਰਤੀ ਵੀ ਕਰਦੀ ਹੈ ਉਹਨੇ ਇਹ ਨੀ ਦੇਖਣਾ ਕਿ ਇੱਥੇ ਦਸ ਦੀ ਲੋੜ ਹੈ ਉਹਨੇ ਕਰਨਾ ਇੱਕ ਹੋਰ ਲਾ ਸਕਦੀ ਹੈ ਉੱਥੇ ਤੇ ਜਿੱਥੇ ਉਹ ਜਿੱਥੇ ਦਸ ਬੰਦੇ ਲੱਗਣੇ ਉੱਥੇ ਸਿਰਫ਼ ਸਰਕਾਰ ਇੱਕੋ ਬੰਦੇ ਨੂੰ ਲਾਉਂਦੀ ਪਈ ਹੈ ਤੇ competition ਤੇ already ਵਧੇਗਾ ਉੱਥੇ ਕਿਉਂਕਿ ਉੱਥੇ ਦਸ ਬੰਦੇ ਦੀ ਲੋੜ ਹੈ ਪਰ ਸਰਕਾਰ ਸਿਰਫ਼ ਇੱਕ post ਕੱਢਦੀ ਪਈ ਹੈ ਜੇ ਦਸ ਬੰਦਿਆਂ ਨੂੰ ਭਰਨ ਲਈ ਸੌ ਬੰਦੇ ਆਉਂਦੇ ਪਏ ਹੈ ਤੇ ਇੱਕ post ਨੂੰ ਭਰਨ ਲਈ ਫਿਰ ਸੌ ਬੰਦੇ ਆਉਣਗੇ ਤੇ ਸੌ ਬੰਦੇ ਨੇ ਭਰਨਾ ਹੀ ਭਰਨਾ form ਤੇ ਦੇਖੋ ਜਿੱਥੇ ਦਸ ਬੰਦੇ ਲੱਗਣੇ ਆਂ ਸਿਰਫ਼ ਇੱਕ ਬੰਦਾ ਲੱਗਣਾ ਤੇ ਉਹਨਾਂ ਵਿੱਚੋਂ ਤੁਸੀਂ ਇੱਕ ਨੂੰ ਚੁੱਕਣਾ ਹੈ ਤੇ ਭਾਜੀ ਇਹ ਤੇ competition ਤੇ ਵਧੇਗਾ ਹੀ ਤੇ competition ਵੱਧਣ ਦਾ ਕਾਰਨ ਵੀ ਸਰਕਾਰਾਂ ਹੀ ਆ ਭਾਜੀ ਜੇ ਪੂਰੀ ਦੀਆਂ ਪੂਰੀਆਂ posts ਆਉਣ ਜਿੰਨੀਆਂ ਲੋੜ ਹੈਗੀ ਆ ਸਕੂਲਾਂ 'ਚ ਤੇ ਮੈਨੂੰ ਨੀ ਲੱਗਦਾ ਵੀ ਬੇਰੁਜ਼ਗਾਰੀ ਰਵੇਗੀ ਕਿਸੇ ਵੀ sector ਵਿੱਚ ਹੁਣ ਤੁਸੀਂ ਰੇਲਵੇ ਦੀ ਲਾ ਲਈਏ ਭਾਜੀ ਰੇਲਵੇ ਇਹਨਾਂ ਨੇ private ਕਰ ਦਿੱਤਾ ਕਿੰਨੇ ਲੋਕਾਂ ਦਾ ਰੁਜ਼ਗਾਰ ਸੀ ਜਿਹੜਾ ਇਹਨਾਂ ਨੇ ਖ਼ਤਮ ਕਰ ਦਿੱਤਾ ਤੁਹਾਨੂੰ ਪਤਾ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਹਰ ਵਾਰ ਹਰ ਸਾਲ Railway 'ਚ ਭਰਤੀ ਆਉਂਦੀ ਸੀ railway 'ਚ ਲੋਕੀ ਰੁਜ਼ਗਾਰ ਲੈਂਦੇ ਸੀ ਇਹਨਾਂ ਨੇ private ਕਰ ਦਿੱਤਾ ਤੇ ਉਹ ਕੰਮ ਹੋ ਗਿਆ ਠੱਪ ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਸਰਕਾਰਾਂ ਨੇ ਰੋਡਵੇਜ ਰੋਡਵੇਜ 'ਚ ਸਰਕਾਰਾਂ ਨੂੰ ਹਰ ਸਾਲ ਪਤਾ ਨੀ ਪੰਜ ਸੌ ਕੁੱਝ ਕਰੌੜ ਰੁਪਏ ਦਾ ਉਹ ਆਉਂਦਾ income ਆਉਂਦੀ ਹੈ ਪਤਾ ਨੀ ਕਿੰਨੇ ਕਰੌੜ ਦੀ income ਸੀ ਜਿਹੜੀ ਸਿਰਫ਼ ਇਹਨਾਂ ਨੂੰ ਰੋਡਵੇਜ ਤੋਂ ਮਿਲਦੀ ਸੀ, ਇਹਨਾਂ ਨੇ ਕੀ ਕਰ ਦਿੱਤਾ ਪ~ ਜਿਹੜੇ ਕਿਰਾਏ ਆ ਉਹ ਕਰ ਦਿੱਤੇ ਮਾਫ਼ ਜਦੋਂ ਮਾਫ਼ ਹੀ ਹੋ ਗਏ। ਇੱਕ ਤੇ ਇਹਨਾਂ ਨੂੰ ਉਹ 'ਚ ਘਾਟਾ ਹੋ ਗਿਆ ਦੂਜਾ ਜਿਹੜਾ ਉੱਥੇ ਬੰਦੇ ਲੱਗੇ ਹੋਏ ਆ ਜਿਹੜੇ ਰੋਜ਼ਗਾਰ ਵਾਲੇ ਉਹ ਵੀ ਬੰਦ ਹੋ ਗਏ ਕਿਉਂਕਿ ਇਹਨਾਂ ਨੇ ਕੀ ਕਰਨੀ ਭਰਤੀ ਕਰਕੇ ਜੇ ਹੈਗਾ ਹੀ ਕੰਮ free ਆ ਸਹੀ ਗੱਲ ਹੈ ਭਾਜੀ ਤੁਹਾਡੀ ਬਿਲਕੁਲ ਸਹੀ ਗੱਲ ਹੈ ਇਹ ਤਾਂ ਦੇਖਿਆ ਹੈ ਤੁਹਾਡੀ ਗੱਲ ਨਾਲ ਮੈਂ ਬਿਲਕੁਲ agree ਹਾਂ ਕਿ general ਵਰਗ ਵਿੱਚ ਵੀ ਏਦਾਂ ਦੇ ਲੋਕੀ ਹੈਗੇ ਆ ਜਿਹੜੇ ਗ਼ਰੀਬ ਹੈਗੇ ਆ ਤੇ SC caste ਵਿੱਚ ਵੀ ਏਦਾਂ ਦੇ ਲੋਕੀ ਹੈਗੇ ਜਿਹੜੇ ਅਮੀਰ ਹੈਗੇ ਆ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜਾ actual ਵਿੱਚ ਗ਼ਰੀਬ ਹੈ ਉਹਨੂੰ ਛੋਟ ਦੇਣੀ ਚਾਹੀਦੀ ਹੈ ਨਾ ਕੇ ਕਾਸਟਾਂ ਦੇ ਹਿਸਾਬ ਨਾਲ ਠੀਕ ਹੈ ਜੀ ਦੂਜੀ ਗੱਲ ਹੈਗੀ ਕਿ ਤੇ ਜਿਹੜੀ election ਤੇ ਤੁਸੀਂ ਕਿਹਾ ਲੋਕੀ ਉਹ ਕਰਦੇ ਆ ਜਿਹੜੇ ਸਰਕਾਰਾਂ ਜਿਹੜੀਆਂ ਲੋਕਾਂ ਨੂੰ free ਵੰਡਦੀਆਂ

ਤੁਹਾਨੂੰ ਕੋਈ ਨੀ ਲੱਭੇਗਾ ਬੱਟ ਜਦੋਂ ਚਾਰ ਸਾਲ ਤੇ ਛੇ ਸੱਤ ਮਹੀਨੇ ਹੋ ਗਏ ਪੰਜ ਸਾਲ ਇਹਨਾਂ ਨੇ ਤੁਹਾਡੇ ਗੇਟ ਇਹਨਾਂ ਨੇ ਪੁੱਟ ਦੇੇਣੇ ਆਂ ਆ ਆ ਕੇ ਰੋਜ਼ ਰੋਜ਼ ਕਦੇ ਅੱਜ ਝਾੜੂ ਵਾਲਾ ਆਇਆ ਅੱਜ ਕਾਂਗਰਸ ਵਾਲਾ ਆਇਆ ਪਰਸੋਂ ਬੀਜੇਪੀ ਵਾਲਾ ਆਇਆ ਪਰਸੋਂ ਚੋਥੇ ਅਕਾਲੀ ਵਾਲਾ ਆਇਆ ਕੋਈ ਫਲਾਣਾ ਕੋਈ ਢਿਮਕਾਣਾ ਮਤਲਬ ਕਿ ਇਹਨਾਂ ਨੂੰ ਯਾਦ ਜਿਹੜੀ ਆਉਂਦੀ ਹੈ ਉਹ ਸਾਢੇ ਚਾਰ ਸਾਲਾਂ ਬਾਅਦ ਹੀ ਆਉਂਦੀ ਹੈ ਪਹਿਲਾਂ ਕਿੱਥੇ ਸੁੱਤੇ ਪਏ ਸੀ ਪਹਿਲਾਂ ਨੀ ਇਹਨਾਂ ਨੂੰ ਪਤਾ ਸੀ ਕਿ ਅਸੀਂ ਕੀ ਕਰਨਾ ਆਂ ਪਹਿਲਾਂ ਨੀ ਇਹਨਾਂ ਨੂੰ ਪਤਾ ਭਾਜੀ ਨੌਕਰੀਆਂ ਤੇ ਸਰਕਾਰਾਂ ਕੋਲ ਬਹੁਤ ਹੈਗੀਆਂ ਸਰਕਾਰਾਂ ਕੋਲ budget ਵੀ ਬੜੇ ਹੈਗੇ ਆ ਪਰ ਸਰਕਾਰਾਂ ਕੀ ਕਰਦੀਆਂ ਉਹਨਾਂ ਨੂੰ ਪਤਾ ਆ ਕਿ ਅੱਜ ਅਸੀਂ ਸਾਰੀਆਂ ਨੌਕਰੀਆਂ ਦੇ ਦਿੱਤੀਆਂ ਤੇ ਲੋਕਾਂ ਨੂੰ ਤਨਖ਼ਾਹਾਂ ਦੇਣੀਆਂ ਪੈਣੀਆਂ ਤਨਖ਼ਾਹਾਂ ਦੇ ਦਿੱਤੀਆਂ ਸਰਕਾਰੀ ਖ਼ਜਾਨੇ ਵਿੱਚੋਂ ਪੈਸਾ ਉੱਡ ਗਿਆ। ਜੇ ਸਰਕਾਰੀ ਖ਼ਜਾਨੇ ਵਿੱਚੋਂ ਪੈਸਾ ਉੱਡ ਗਿਆ ਤੇ elections ਤੇ ਕੀ ਖ਼ਰਚਾਂਗੇ ਅਤੇ ਲੋਕਾਂ ਨੂੰ ਕਿੱਦਾਂ ਖ਼ਰੀਦਾਂਗੇ ਆਪਾਂ ਸਰਾਬਾਂ ਦੀਆਂ ਪੇਟੀਆਂ ਕਿੱਥੋਂ ਲੈ ਕੇ ਆਵਾਂਗੇ ਤੇ ਉਹਨਾਂ ਨੂੰ ਤੇ ਸਾਰਾ ਹੈਗਾ ਹੈ ਜਿਹੜਾ ਉਹ ਹੈਗਾ ਸਿਰਫ਼ vote ਉਹਨਾਂ ਨੂੰ ਤੇ ਭਾਵੇਂ ਤੁਸੀਂ ਅੱਜ ਮਰ ਜਾਓ ਚਾਹੇ ਕੱਲ੍ਹ ਮਰ ਜਾਓ ਸਰਕਾਰ ਨੂੰ ਕੋਈ ਫ਼ਰਕ ਨੀ ਪੈਂਦਾ ਤੁਸੀਂ ਮੈਂ ਤੁਹਾਨੂੰ ਲੱਗਾ ਗੱਲ ਸੁਣਾਉਣ ਕਿ ਜਦੋਂ ਸਾਨੂੰ ਨੌਕਰੀ ਮਿਲਣੀ ਸੀ teacher ਦੀ ਤੇ ਅਸੀਂ ਭਾਜੀ ਚਾਰ ਸਾਲ protest ਚਲਾਏ ਧਰਨੇ ਤੇ ਧਰਨਾ ਧਰਨੇ ਤੇ ਧਰਨਾ ਅੱਜ ਪਟਿਆਲੇ ਕੱਲ੍ਹ ਸੰਗਰੂਰ ਪਰਸੋਂ ਬਠਿੰਡੇ ਕਦੇ ਲੁਧਿਆਣੇ ਕਦੇ ਜਲੰਧਰ ਪੰਜਾਬ ਦੀਆਂ ਹਰ ਇੱਕ ਆਪਾਂ district 'ਚ ਗਏ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਤੇ ਇੰਨੇ ਲਾਉਣ ਤੋਂ ਬਾਅਦ ਫਿਰ ਸਾਡਾ ਇੱਕ ਬੰਦਾ ਬੇਚਾਰਾ ਉਹ ਇੱਕ ਟੈਂਕੀ ਤੇ ਨਾ tower ਤੇ ਬੈਠਾ ਰਿਹਾ protest ਕਰਨ ਲਈ ਤੇ ਸਰਕਾਰ ਨੇ ਇੱਕ ਪੈਂਤੀ ਦਿਨ ਉਹਨਾਂ ਦੀ ਸਾਰ ਨੀ ਲਈ ਭਾਵੇਂ ਉੱਥੇ ਹੀ ਮਰ ਜਾਂਦਾ ਤੇ end 'ਚ ਆ ਕੇ election ਜਦੋਂ ਆ ਗਏ ਦੋ ਮਹੀਨੇ ਰਹਿ ਗਏ election ਨੂੰ ਫਿਰ ਸਰਕਾਰ ਨੇ ਆ ਕੇ ਕਿਤੇ ਭਰਤੀ ਕੀਤੇ ਤੇ ਫਿਰ ਕਿਤੇ ਸਾਡਾ number ਆਇਆ ਤੇ ਜੇ ਕਿਤੇ election ਹੀ ਨੀ ਆਉਂਦੇ ਹੋਰ ਕਿਤੇ ਦੋ ਤਿੰਨ ਸਾਲ ਤੇ ਭਾਜੀ ਸਾਨੂੰ ਤਾਂ ਵੀ ਨੀ ਮਿਲਣੀ ਸੀ

ਤੇ ਮੇਰਾ ਹੁੰਦਾ ਸੀ ਕਿ ਮੈਂ ਸੋਚਦਾ ਸੀ ਕਿ ਯਾਰ ਨੌਕਰੀ ਅੱਜ ਕੱਲ੍ਹ ਮਿਲਣੀ ਬਹੁਤ ਔਖੀ ਹੈਗੀ ਹੈ ਤੇ ਇਸ ਲਈ ਮੈਨੂੰ ਆਪਣਾ best ਤੋਂ ਵੀ best ਦੇਣਾ ਪਏਗਾ ਮੈਂ ਕੀ ਕਰਦਾ ਸੀ ਕਿ ਜਿਹੜਾ ਦਿਨੇ ਤੇ ਪੜ੍ਹਦਾ ਹੀ ਪੜ੍ਹਦਾ ਸੀ ਪਰ ਮੈਂ ਰਾਤੀ double ਪੜ੍ਹਦਾ ਸੀ।

ਜਿਹੜੇ ਮੇਰੇ ਤੋਂ ਉੱਤੇ ਵਾਲੇ ਸੀ ਉਹ ਮੇਰੇ ਤੋਂ ਵੀ ਜ਼ਿਆਦਾ ਤੇਜ਼ ਸੀ ਉਹਨਾਂ ਨੇ ਇੰਨੇ ਕੁ ਜ਼ਿਆਦਾ ਪੜ੍ਹੇ ਹੋਏ ਸੀ ਬੱਚੇ ਇੰਨੇ ਕੁ ਵਧੀਆ ਚਲੋ ਅਸੀਂ ਥੋੜ੍ਹੇ ਸਰਕਾਰੀ school 'ਚ ਪੜ੍ਹੇ ਹੋਏ ਸੀ ਸਾਡਾ ਥੋੜ੍ਹਾ mind level ਵੀ ਏਦਾਂ ਦਾ ਸੀ ਤੇ ਉਹਨਾਂ ਦੇ ਥੋੜ੍ਹੇ ਘਰੋਂ ਵੀ ਥੋੜ੍ਹੇ ਪੱਖੋਂ ਚੰਗੇ ਸੀ ਤੇ ਇੱਕ ਭਾਜੀ ਗੱਲ ਹੋਰ ਉਹ ਤੇ ਚਲੋ CBSEICSE board ਵਾਲੇ ਸੀ ਉਹਨਾਂ ਦਾ ਤੇ ਚਲੋ mind set ਹੋਣਾ ਹੋਣਾ ਹੈ ਉੱਥੇ ਕੀ ਹੁੰਦਾ ਪਿਆ ਸੀ ਬੇਰੁਜ਼ਗਾਰੀ ਵੱਧਣ ਦਾ ਇੱਕ main ਕਾਰਨ ਇਹ ਸੀ ਕਿ ਕੁੱਝ ਸੀਟਾਂ ਏਦਾਂ ਦੀਆਂ ਸੀ ਜਿਹਦੇ ਵਿੱਚ ਸਰਕਾਰਾਂ ਦੇ ਜਿਹੜੇ leader ਸੀ MLA ਸੀ MP ਸੀ ਉਹਨਾਂ ਨੇ ਖੁੱਦ

Corruption corruption ਇਹਨੂੰ ਕਹਿੰਦੇ corruption ਤੁਸੀਂ ਇੱਕ ਖ਼ਬਰ ਸੁਣੀ ਹੋਣੀ ਹੈ ਕਿ ਫ਼ਲਾਣਾ ਫ਼ਲਾਣਾ ਇੱਕ MLA ਸੀ ਉਹਦੇ ਬੱਚਿਆਂ ਨੂੰ ਸਿੱਧਾ ਬਿਨਾਂ ਕਿਸੇ ਧਰਨੇ ਤੋਂ ਬਿਨਾਂ ਕਿਸੇ test ਤੋਂ ਉਹਨਾਂ ਨੂੰ ਸਿੱਧਾ ਹੀ DSP ਲਗਾ ਦਿੱਤਾ ਗਿਆ ਸੀ ਮਤਲਬ ਕਿ ਉਹਨਾਂ ਲਈ ਕੋਈ law ਨੀ ਹੈਗਾ ਉਹਨਾਂ ਲਈ ਕੋਈ ਕਾਨੂੰਨ ਨੀ ਹੈਗਾ ਨਾ ਕੋਈ post ਆਈ ਨਾ ਕੋਈ form ਭਰੇ, ਨਾ ਕੋਈ ਉਹਨਾਂ ਨੇ ਕੋਈ fees ਦਿੱਤੀ ਨਾ ਕੋਈ test ਦਿੱਤਾ, ਨਾ ਕੋਈ physical test ਉਹਨਾਂ ਨੂੰ ਸਿੱਧਾ ਉਹਨਾਂ ਨੇ DSP ਲਗਾ ਦਿੱਤਾ, ਕਿਉਂ? ਉਹ ਕਿੱਥੋਂ ਆਏ ਨੇ ਤੇ ਜਿਹੜਾ ਬੇਚਾਰਾ ਇੱਕ ਗ਼ਰੀਬ ਬੱਚਾ ਹੈ ਜਿਹੜਾ ਦੋ ਹਜ਼ਾਰ ਰੁਪਇਆ fees ਭਰਦਾ ਪਿਆ ਹੈ test ਦੀ ਤਿਆਰੀ ਕਰਦਾ ਪਿਆ ਹੈ ਕੋਚਿੰਗਾਂ ਲੈਂਦਾ ਪਿਆ ਹੈ test ਤੋਂ ਬਾਅਦ physical test clear ਕਰਦਾ ਪਿਆ ਹੈ end 'ਚ ਆ ਕੇ ਉਹਨੂੰ ਫਿਰ merit list ਚੋਂ ਬਾਹਰ ਕੱਢ ਦਿੰਦੇ ਆ ਤੇ ਉਹਦਾ ਉਹਦਾ ਕੀ ਕਸ਼ੂਰ ਹੈ ਭਾਜੀ ਸਾਰਾ ਦਾ ਸਾਰਾ ਕਸ਼ੂਰ ਮੈਂ ਕਹਿਨਾ ਬੇਰੁਜ਼ਗਾਰੀ ਵੱਧਣ ਦਾ ਸਰਕਾਰਾਂ ਦਾ ਹੁੰਦਾ ਹੈ ਸਰਕਾਰਾਂ ਨੀ ਚਾਹੁੰਦੀਆਂ ਕਿ ਕਿਸੇ ਨੂੰ ਰੁਜ਼ਗਾਰ ਮਿਲੇ ਕਿਉਂਕਿ ਜੇ ਅੱਜ ਮੰਨ ਲਓ

ਇੱਕ ਬੋਤਲ ਸਰਾਬ ਦੀ ਦੇਣੀ ਤੇ ਭਾਵੇਂ ਉਹਨੂੰ ਸ਼ਾਮਾਂ ਤੱਕ ਤੁਸੀਂ ਜਿੰਨਾ ਮਰਜ਼ੀ ਫੇਰੀ ਜਾਓ but ਬੰਦਾ ਇੱਕ ਬੰਦਾ ਰੁਜ਼ਗਾਰ ਵਾਲਾ ਹੈਗਾ ਹੈ ਉਹ school teacher ਲੱਗਾ ਹੋਇਆ ਉਹਨੂੰ ਤਨਖ਼ਾਹ ਪੈਂਦੀ ਪਈ ਹੈ ਉਹਦਾ ਇੱਕ status ਹੈਗਾ ਹੈ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ rallies 'ਚ ਗਿਆ ਸਰਾਬਾਂ ਪੀਣ ਕੇ ਗਿਆ ਕਿਉਂਕਿ ਉਹਦੇ ਕੋਲ ਉੱਨੀ ਕੁ ਉੱਨੀ ਸਰਾਬ ਪੀਣ ਵਾਸਤੇ ਉਹਦੇ ਕੋਲ ਪੈਸੇ ਹੈਗੇ ਹੈ ਜੇ ਉਹਨੇ ਪੀਣੀ ਵੀ ਹੈਗੀ ਹੈ ਉਹ ਆਪਣੇ ਪੈਸੇ ਦਾ ਖ਼ਰੀਦ ਸਕਦਾ ਹੈ but ਸਰਕਾਰਾਂ ਚਾਹੁੰਦੀਆਂ ਹੈ ਕਿ ਸਾਨੂੰ ਓਦਾਂ ਦੇ ਬੰਦੇ ਚਾਹੀਦੇ ਲੱਲੂ ਬੰਦੇ ਚਾਹੀਦੇ ਹੈ, ਬੁੱਧੂ ਬੰਦੇ ਚਾਹੀਦੇ ਹੈਗੇ ਜਿਹੜੇ ਸਾਡੇ ਪਿੱਛੇ ਲੱਗੇ ਰਹਿਣ। ਜਿਹੜੇ ਬਸ ਸਾਡੇ ਹੀ ਗੁਣ ਗਾਈ ਜਾਣ ਤਾਂ ਕਰਕੇ ਉਹ ਕਿਸੇ ਨੂੰ ਵੀ ਰੁਜ਼ਗਾਰ ਦੇ ਕੇ ਰਾਜ਼ੀ ਨੀ ਹੈਗੀ ਤੇ ਉਹ ਕੀ ਕਰਦੇ ਨੇ ਲੋਕਾਂ ਨੂੰ ਉਹਨੂੰ ਉਹਨਾਂ ਨੂੰ ਸਰਕਾਰ ਨੂੰ ਇਹ ਵੀ ਪਤਾ ਹੈ ਕਿਉਂਕਿ ਕਿਸੇ ਵੀ ਸਰਕਾਰ ਨੂੰ ਬਣਾਉਣ ਦਾ, ਤੇ ਤੋੜਨ ਦਾ ਜਿਹੜਾ ਕੰਮ ਕਰਦੀ ਹੈ ਉਹ ਪੜ੍ਹਿਆ ਲਿਖਿਆ ਵਰਗ ਕਰਦਾ ਹੈ ਤੁਸੀਂ ਦੇਖਿਆ ਹੋਣਾ ਪਿੱਛਲੀ ਸਰਕਾਰਾਂ ਜਦੋਂ ਵੀ ਗਈਆਂ ਹੈ ਪੰਜ ਸਾਲ ਬਾਅਦ ਜਦੋਂ ਤੇ ਉਹਨਾਂ ਵਿਰੋਧ ਵੱਧ ਤੋਂ ਵੱਧ ਸਿਰਫ਼ ਪੜ੍ਹੇ ਲਿਖੇ ਲੋਕਾਂ ਨੇ ਕੀਤਾ ਸੀਗਾ ਮੁਲਾਜ਼ਮ ਵਰਗ ਨੇ ਕੀਤਾ ਸੀਗਾ ਅੱਜ ਧਰਨਾ ਅੱਜ ਬਿਜ਼ਲੀ board ਵਾਲਿਆਂ ਨੇ ਇੱਥੇ ਧਰਨਾ ਲਾਇਆ ਅੱਜ masters ਨੇ ਇੱਥੇ ਧਰਨਾ ਲਾਇਆ ਅੱਜ teachers ਨੇ ਇੱਥੇ ਧਰਨਾ ਲਾਇਆ ਅੱਜ doctors ਨੇ ਇੱਥੇ ਧਰਨਾ ਲਾਇਆ ਉਹ ਬੰਦੇ ਕੌਣ ਹੈ, ਪੜ੍ਹੇ ਲਿਖੇ ਬੰਦੇ ਕਿਉਂ ਕਿਉਂਕਿ ਉਹਨਾਂ ਨੂੰ ਆਪਣਾ ਹੱਕ ਪਤਾ ਹੈ ਕਿ ਸਾਡਾ ਕੀ ਹੱਕ ਹੈਗਾ। ਸਰਕਾਰ ਨੇ ਸਾਨੂੰ ਕੀ ਦੇਣਾ ਅੱਗੇ ਜਾ ਕੇ, ਤੇ ਸਰਕਾਰ ਸਾਨੂੰ ਕੀ ਨਹੀਂ ਦਿੰਦੀ ਪਈ ਤੇ ਉਹ ਆਵਾਜ਼ ਉਠਾਉਂਦੇ ਪਏ ਹੈ ਉਹ ਉਹਦਾ ਸੱਚ ਵੀ ਜਾਣਦੇ ਪਏ ਹੈ ਸਰਕਾਰ ਦੇ ਸਾਹਮਣੇ ਵੀ ਲੜਦੇ ਪਏ ਹੈ ਉਹਨਾਂ ਸਰਕਾਰ ਦੇ ਨਾਲ ਵੀ ਲੜਦੇ ਪਏ ਹੈ ਪਰ ਇੱਕ ਬੰਦਾ ਪਿੰਡ ਦਾ ਬੇਚਾਰਾ ਮਜ਼ਦੂਰ ਬੰਦਾ ਹੈਗਾ ਹੈ ਉਹਨੂੰ ਨਾ ਪਤਾ ਕਿ ਮੇਰੇ ਕੀ ਹੱਕ ਹੈਗੇ ਹੈ ਮੇਰੀ ਕੀ duty ਬਣਦੀ ਹੈਗੀ ਹੈ ਮੈਨੂੰ ਕੀ ਚਾਹੀਦਾ ਹੈ ਉਹਨੂੰ ਸਿਰਫ਼ ਕੀ ਹੈ। ਚਾਰ ਸਾਲ ਸਾਢੇ ਚਾਰ ਸਾਲ ਨਿਕਲ ਉਹਨੂੰ ਕੋਈ ਪਤਾ ਨੀ ਕੌਣ ਸਰਕਾਰ ਹੈ ਕੌਣ CM ਹੈ ਕੌਣ MLA ਹੈ ਉਹਨੂੰ ਕਿਸੇ ਨਾਲ ਕੋਈ ਨੀ, ਉਹਨੇ ਸਵੇਰੇ ਜਾਣਾ ਦਿਹਾੜੀ ਲਾਉਣ ਸ਼ਾਮੀ ਆ ਜਾਣਾ ਉਹਨੇ ਆਪਣੀ ਸੋਚ ਇੱਥੇ ਤੱਕ ਰੱਖੀ ਹੈ ਤੇ ਸਰਕਾਰਾਂ ਨੇ ਜਾ ਕੇ ਉਹਨੂੰ ਦੋ ਚਾਰ ਹਜ਼ਾਰ ਦਿੰਦੀ ਹੈ ਤੇ ਸਾਰੇ vote ਪਵਾ ਦਿੰਦੀ ਹੈ ਕਿਉਂ ਕਿਉਂਕਿ ਅਨਪੜ੍ਹ ਆ ਉਹ। ਤੇ ਜੇ ਬੰਦਾ ਪੜ੍ਹੇਗਾ ਤੇ ਉਹ ਕੱਲ੍ਹ ਨੂੰ ਸਰਕਾਰਾਂ ਨੂੰ ਸਵਾਲ ਕਰਨ ਜੋਗਾ ਵੀ ਹੋਏਗਾ ਨਾ, ਦੇਖੋ ਭਾਜੀ ਤੁਸੀਂ ਪੜ੍ਹ ਲੈਂਦੇ ਹੋ ਭਾਜੀ ਤੁਸੀ MABED ਕਰਦੇ ਹੋ ਤੇ ਤੁਹਾਨੂੰ ਪਤਾ ਹੋਣਾ ਕਿ ਇਹ ਸਰਕਾਰ ਨੇ ਪੰਜ ਸਾਲ ਵਿੱਚ ਕੁਛ ਨੀ ਕੀਤਾ ਤੇ ਤੁਸੀਂ ਇਹਨੂੰ vote ਪਾਓਗੇ, ਨਹੀਂ ਪਾਓਗੇ but ਜੇ ਤੁਸੀਂ ਅਨਪੜ੍ਹ ਹੋ,

ਕਿਉਂਕਿ ਉਹਨੂੰ ਪਤਾ ਹੈ ਕਿ ਇਹ ਇੱਕ ਗੰਦਾ ਗੰਦਾ ਬਣ ਗਿਆ ਹੈ ਕਿਉਂਕਿ ਇਹ system ਹੀ ਇੰਨਾ ਗੰਦਾ ਬਣ ਗਿਆ ਹੈ ਕਿ politician ਕਰਨ ਵਾਲਾ ਬੰਦਾ ਸਿਰਫ਼ ਆਪਣਾ ਫ਼ਾਇਦਾ ਦੇਖਦਾ ਹੈ ਉਹਨੂੰ ਕਿਸੇ ਨਾਲ ਕੋਈ ਮਤਲਬ ਨੀ,

ਕਿ ਕੋਈ ਉਹਦੇ ਬਾਰੇ ਕੀ ਸੋਚਦਾ ਹੈ ਕੋਈ ਉਹਨੂੰ ਕੀ ਕਹਿੰਦਾ ਪਿਆ ਉਹਨੂੰ ਕੋਈ ਫ਼ਰਕ ਨੀ ਪੈਂਦਾ ਉਹਨੂੰ ਸਿਰਫ਼ ਚਾਹੀਦਾ ਕਿ ਮੇਰੀ ਕੁਰਸੀ ਕਾਮਯਾਬ ਰਵੇ ਮੈਂ ਪੰਜ ਸਾਲ ਰਾਜ ਕਰਾਂ ਤੇ ਮੇਰੇ ਸਾਹਮਣੇ ਕੋਈ ਪੰਜ ਸਾਲ ਕੋਈ ਮਤਲਬ ਕਿ ਚੂੰ ਨਾ ਕਰੇ ਤੇ ਮੈਂ ਰਾਜਾ ਰਵਾਂ ਬਸ

ਸਹੀ ਗੱਲ ਆ ਭਾਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਤੇ ਭਾਜੀ ਰਹੀ ਗੱਲ ਬਾਕੀ ਬੇਰੁਜ਼ਗਾਰੀ ਦੀ ਇਹ ਤੇ ਦਿਨੋਂ ਦਿਨ ਵੱਧਦੀ ਪਈ ਹੈ ਤੁਸੀਂ ਦੇਖਿਆ ਹੀ ਹੋਣਾ ਤੇ ਬੇਰੁਜ਼ਗਾਰੀ ਵੱਧਣ ਦੇ ਕਾਰਨ ਕੀ ਹੁੰਦਾ ਪਿਆ ਹੈ ਤੇ ਮਾੜੀਆਂ ਕੁਰੀਤੀਆਂ ਨੇ ਵੀ ਜਨਮ ਲੈ ਲਿਆ ਲੋਕਾ ਨੇ ਤੇ ਜਿਹੜਾ ਹੁਣ ਕੀ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਲੋਕਾਂ 'ਚ ਇਨਸਾਨੀਅਤ ਦੀ ਕਮੀ ਆਉਣ ਲੱਗ ਪਈ ਕਿਉਂ ਕਿਉਂਕਿ ਹਰ ਬੰਦਾ ਹੁਣ ਆਪਣੇ ਫ਼ਾਇਦੇ ਬਾਰੇ ਸੋਚਣ ਲੱਗ ਪਿਆ ਲੋਕਾਂ ਵਿੱਚ ਕੀ ਹੋ ਗਿਆ ਇੱਕ ਦੂਜੇ ਪ੍ਰਤੀ ਪਿਆਰ ਘੱਟ ਹੋਣ ਲੱਗ ਪਿਆ ਕਿਉਂਕਿ ਤੁਸੀਂ ਦੇਖਿਆ ਹੋਣਾ ਇੱਕ ਬੰਦੇ ਕੋਲ ਕੁਛ ਸਾਰਾ ਕੁਛ ਸਹੂਲਤਾਂ ਹੈਗੀਆਂ ਇੱਕ ਬੰਦੇ ਕੋਲ ਦੋ ਬੱਚੇ ਹੈਗੇ ਹੈ same school ਜਾਂਦੇ ਪਏ ਹੈ same ਪੜ੍ਹਦੇ ਪਏ ਹੈ same ਦੋਵਾਂ ਦਾ level ਇੱਕੋ ਜਿਹਾ ਹੈਗਾ ਹੈ but ਇੱਕ ਦੀ ਘਰ ਦੀ financial condition ਚੰਗੀ ਹੈਗੀ ਹੈ ਤੇ ਉਹਨਾਂ ਨੇ business ਖੋਲਿਆ ਹੋਇਆ, ਤੇ ਉਹ ਆਪਣਾ business ਚਲਾਈ ਜਾਂਦਾ ਹੈ ਨਾਲ ਦਾ ਤੇ ਉਹ ਚੰਗੀ ਜਗ੍ਹਾ ਜਾਈ ਜਾਂਦਾ ਹੈ ਇੱਕ ਜਿਹੜਾ ਦੂਜਾ ਹੈ ਉਹ ਬੇਚਾਰਾ ਉਹਦੇ ਘਰਦੇ ਕੋਲ ਕੋਈ ਪੁਰਾਣੀ ਕੋਈ ਜ਼ਾਇਦਾਦ ਨੀ ਹੈਗੀ ਨਾ ਕੋਈ business ਹੈ ਤੇ ਉਹ ਬੇਚਾਰਾ ਸਿਰਫ਼ ਇੱਕ ਨੌਕਰੀ ਆਸ ਵਿੱਚ ਹੈਗਾ ਹੈ ਤੇ business ਉਹ ਹੈ ਕਿ ਪਹਿਲੇ ਨਾਲੋਂ ਪੜ੍ਹਨ 'ਚ ਵੀ ਹੁਸ਼ਿਆਰ ਹੈ, ਪਰ ਉਹਨੂੰ ਨੌਕਰੀ ਨਹੀਂ ਮਿਲੀ ਤੇ ਉਹ ਬੇਚਾਰਾ ਹਜੇ ਵੀ ਸੱਤ ਅੱਠ ਹਜ਼ਾਰ ਨੌਕਰੀ ਪੈਸੇ ਤੇ ਲੱਗਾ ਹੋਇਆ ਤੇ ਉਸ ਬੰਦੇ ਵਿੱਚ ਦੂਜੇ ਪ੍ਰਤੀ ਜਿਹੜਾ ਦੂਜਾ ਬੰਦਾ ਉਹਨੂੰ ਹੀਨ ਭਾਵਨਾ ਆਉਂਦੀ ਪਈ ਹੈ ਕਿ ਯਾਰ ਇਹ ਮੇਰੇ ਬਰਾਬਰ ਦਾ ਹੁੰਦਾ ਸੀ ਦੋਵੇਂ ਇੱਕੋ ਜਿਹੇ ਹੁੰਦੇ ਸੀ ਪੜ੍ਹਨ ਵਿੱਚ ਅੱਜ ਉਹ ਅਰਸ਼ਾਂ ਤੇ ਪੁੱਜ ਗਿਆ ਤੇ ਮੈਂ ਫ਼ਰਸ਼ਾਂ ਤੇ ਰਹਿ ਗਿਆ ਮਤਲਬ ਕਿ ਬੇਰੁਜ਼ਗਾਰੀ ਆਉਣ ਕਰਕੇ ਲੋਕਾਂ ਦਾ ਆਪਸ ਦੇ ਵਿੱਚ ਇੱਕ ਦੂਜੇ ਪ੍ਰਤੀ ਹੀਨ ਭਾਵਨਾ ਆਉਣ ਲੱਗ ਪਈ ਹੈ ਦੂਜਾ ਬੇਰਜ਼ਗਾਰੀ ਆਉਣ ਕਰਕੇ ਇੱਕ ਬੰਦਾ ਪੜ੍ਹਿਆ ਲਿਖਿਆ ਹੈਗਾ ਉਹਨੇ ਇੱਡੀ ਇੱਡੀ ਵੱਡੀਆਂ ਡਿਗਰੀਆਂ ਕੀਤੀਆਂ ਹੈਗੀਆਂ, ਤੇ ਜਦੋਂ ਉਹਨੂੰ ਨਹੀਂ ਨੌਕਰੀ ਮਿਲਦੀ ਪਈ ਤੇ ਲੋਕੀ ਉਹਨੂੰ ਤਾਨੇ ਮਾਰਦੇ ਹੋਣੇ ਹੈ ਤੁਸੀਂ ਦੇਖਿਆ ਹੋਣਾ ਪਿੰਡਾਂ ਵਿੱਚ ਲੋਕੀ ਤਾਨੇ ਮਾਰਦੇ ਹੈ ਕੀ ਦੱਸ ਇੰਨਾ ਪੜ੍ਹਿਆ ਇੰਨੀਆਂ degrees ਕੀਤੀਆਂ ਤੂੰ ਇੰਨਾ ਪੜ੍ਹਨ ਤੋਂ ਬਾਅਦ ਵੀ ਤੂੰ ਘਰੇ ਬੈਠਾ ਹੈ ਵਿਹਲਾ ਬੈਠਾ ਹੈ

ਤੇ ਆਪਾਂ ਮਿਹਨਤ ਦੀ ਪੈਸੇ ਇਕੱਠੇ ਕਰ ਕਰਕੇ ਤੇਰੇ ਲਈ course ਕੀਤਾ ਤੇ ਅੱਜ ਤੇਰੇ ਕੋਲ ਨੌਕਰੀ ਨੀ ਹੈਗੀ ਤੇ ਅਸੀਂ ਕੀ ਕਰੀਏ ਤੇ ਇਸੇ ਕਰਕੇ ਫਿਰ ਉਹ ਬੰਦਾ ਵੀ ਕੋਈ ਜਿੱਦਾਂ ਤੁਸੀਂ ਦੇਖਿਆ ਹੋਣਾ ਕਈ ਬੇਚਾਰੇ ਗ਼ਲਤ suicide ਕਰ ਲੈਂਦੇ ਆ, ਕਈ ਗ਼ਲਤ step ਚੁੱਕ ਲੈਂਦੇ ਹੈ।

ਪਰ ਤਨਖ਼ਾਹਾਂ ਏਦਾਂ ਦੀ ਦੇਵੋ ਕਿ ਲੋਕਾਂ ਦਾ ਗੁਜ਼ਾਰਾ ਹੋ ਸਕੇ ਜ਼ਰੂਰੀ ਨਹੀਂ ਉਹ ਸਰਕਾਰੀ ਨੌਕਰੀ ਚਾਹੁੰਦੇ ਹੈ ਤੁਸੀਂ ਵੱਧ ਤੋਂ ਵੱਧ factories ਲਗਾਓ ਵੱਧ ਤੋਂ ਵੱਧ ਏਦਾਂ ਦੇ ਕੋਈ field ਖੋਲੋ, ਜਿਹਦੇ ਵਿੱਚ ਜਿਹੜੀ ਗ਼ਰੀਬ ਜਨਤਾ ਹੈਗੀ ਹੈ ਜਿਹੜੇ ਪੜ੍ਹੇ ਲਿਖੇ ਵਰਗ ਹੈਗਾ ਉਹ ਸਾਰਾ ਇੱਥੇ ਕੰਮ ਲੱਗੇ ਤੁਸੀਂ ਉਹ ਖੋਲੋ sugar ਮਿੱਲਾਂ ਖੋਲੋ ਤੁਸੀਂ ਵੱਡੇ ਵੱਡੇ plant ਲਗਾਓ ਜਿਹਦੇ ਵਿੱਚ ਲੋਕੀ ਜਿਹੜੇ ਹੈਗੇ ਹੈ ਉਹਨਾਂ ਦੀ ਤਨਖ਼ਾਹਾਂ ਵੀਹ ਤੋਂ ਪੱਚੀ ਤੀਹ ਹਜ਼ਾਰ ਰੁਪਇਆ ਹੋਵੇ ਕਿ ਉਹ ਉੱਥੇ ਲੱਗ ਕੇ ਕੰਮ ਕਰਨ ਜਿਹਦੇ ਨਾਲ ਉਹਦੇ ਘਰ ਦਾ ਗੁਜ਼ਾਰਾ ਹੋ ਸਕੇ ਤੇ ਸਰਕਾਰਾਂ ਨੂੰ ਇਹਦੇ ਵੱਲ ਬਹੁਤ ਹੀ ਧਿਆਨ ਦੇਣ ਦੀ ਲੋੜ ਹੈਗੀ ਹੈ ਜੇ ਸਰਕਾਰਾਂ ਇਹਦੇ ਵੱਲ ਧਿਆਨ ਨਹੀਂ ਦਿੰਦੀਆਂ ਤੇ ਸਾਡਾ ਦੇਸ ਦਿਨੋਂ ਦਿਨ ਦਿਨੋਂ ਦਿਨ ਪਿੱਛੜਦਾ ਜਾਏਗਾ।

ਦੇਖੋ ਜੀ ਜਿਹਦੇ ਕੋਲ ਤੇ ਪੈਸਾ ਹੈਗਾ ਉਹ ਤੇ business ਵੀ ਕਰੇਗਾ but ਕਈ ਏਦਾਂ ਦੀ families ਹੈਗੀ ਜਿਹਦੇ ਕੋਲ ਪੈਸੇ ਦੀ ਕਮੀ ਬਹੁਤ ਘੱਟ ਹੈਗੀ ਹੈ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ study ਕੀਤੀ ਹੈਗੀ ਹੈ। ਤੇ ਉਹ ਬੇਚਾਰੇ ਕਿੱਦਾਂ business ਕਰਨਗੇ ਉਹਨਾਂ ਕੋਲ ਇੱਕੋ ਜ਼ਰੀਆ ਹੁੰਦਾ ਕਿ ਸਰਕਾਰਾਂ ਉਹਨਾਂ ਨੂੰ ਕਿਤੇ ਤੇ ਰੁਜ਼ਗਾਰ ਦੇਵੇ ਉਹ ਪੜ੍ਹੇ ਲਿਖੇ ਹੁੰਦੇ ਹੈ ਤੇ ਉਹ ਉਹਨਾਂ ਦੀ ਸਾਰੀ ਆਸ ਬਣੀ ਹੋਈ ਸਰਕਾਰ ਤੇ ਕਿ ਸਾਨੂੰ ਰੁਜ਼ਗਾਰ ਮਿਲੇਗਾ। ਅੱਜ ਅਸੀਂ ਸਰਕਾਰੀ ਨੌਕਰੀ ਤੇ ਲੱਗਾਂਗੇ ਤੇ ਕੱਲ੍ਹ ਨੂੰ ਜਦੋਂ ਆਪਾਂ saving ਕਰਾਂਗੇ ਸਾਡੇ ਕੋਲ ਪੈਸੇ ਜੁੜਨਗੇ ਤੇ ਆਪਾਂ ਤਾਂ ਹੀ ਕੱਲ੍ਹ ਨੂੰ ਆਪਣੀ ਅਸੀਂ ਆਉਣ ਵਾਲੀ ਪੀੜ੍ਹੀ ਲਈ business ਵੀ ਕਰ ਸਕਦੇ ਹਾਂ but ਜਦੋਂ ਉਹਨੂੰ ਨੌਕਰੀ ਨਹੀਂ ਮਿਲੇਗੀ ਉਹਦੇ ਕੋਲ ਰੁਜ਼ਗਾਰ ਨੀ ਹੈਗਾ ਤੇ ਭਾਜੀ ਉਹ business ਕਿੱਦਾਂ ਕਰੇਗਾ, ਤੇ ਮੈਂ ਤੇ ਇੱਕੋ ਗੱਲ ਤੁਹਾਨੂੰ ਕਿ ਬੇਰੁਜ਼ਗਾਰੀ ਵੱਧਣ ਦਾ main ਕਾਰਨ ਸਰਕਾਰਾਂ ਹੈ ਤੇ ਸਰਕਾਰਾਂ ਨੂੂੰ ਇਹਦੇ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈਗੀ ਹੈ,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

ਹਾਂ ਹਾਂਜੀ ਵਧੀਆ ਠੀਕ ਠਾਕ ਅਸੀਂ ਵੀ ਵਧੀਆ।

ਬਸ ਕੁਛ ਨੀ ਅਸੀਂ ਤਾਂ ਗਏ ਸੀ ਸਰਹੰਦ ਹੋ ਕੇ ਆਏ ਹਾਂ ਅਸੀਂ ਕੱਲ੍ਹ

ਹਾਂਜੀ ਸਰਹੰਦ ਫਤਿਹਗੜ ਸਾਹਿਬ। ਤਾਂ ਕਰਕੇ ਉੱਥੇ ਬੱਚਿਆਂ ਨੂੰ ਲੈ ਕੇ ਗਏ ਸੀ ਨਾਲ।

ਹਾਂ ਤੇ ਬਹੁਤ ਮਤਲਬ ਕਿ ਉੱਥੇ ਬਹੁਤ ਜ਼ਿਆਦਾ ਹੀ ਰਸ਼ ਹੋ ਰੱਖਿਆ ਸੀ ਬਹੁਤ ਹੀ ਜ਼ਿਆਦਾ ਹੀ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

ਬੰਦੇ ਨੂੰ ਪਹੁੰਚਣਾ ਬਹੁਤ ਜ਼ਰੂਰੀ ਆ, ਉਹ ਚੀਜ਼ਾਂ ਨੂੰ feel ਕਰਨੀਆਂ ਬਹੁਤ ਜ਼ਰੂਰੀ ਨੇ ਉੱਥੇ ਕੀ ਵਾਕਾ ਹੋਇਆ, ਕਿਸ ਤਰੀਕੇ ਨਾਲ ਉਹਨਾਂ ਨੂੰ ਜਿਵੇਂ ਗੁਰੂ ਨੋਵੇਂ ਪਾਤਿਸ਼ਾਹ ਜੀ ਨੇ ਸ਼ਹੀਦੀ ਦਿੱਤੀ ਸੀ ਚਾਂਦਨੀ ਚੌਂਕ ਦੇ ਵਿੱਚ ਹਾਂਜੀ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਸਸ਼ਤਰ ਵਿਰੋਧੀ ਲਹਿਰ ਵੀ ਚਲਾਈ ਸੀ, ਅਨੰਦਪੁਰ ਸਾਹਿਬ ਪਹੁੰਚ ਕੇ ਹਨਾ ਤੇ

ਹਾਂਜੀ ਇਹ ਵੀ ਸਭ ਹੈਗਾ ਹੈ, ਹਾਂਜੀ ਤੇ ਉੱਥੇ ਸਾਰਾ ਕਿਲੇ ਦੇ ਵਿੱਚ ਵੀ ਗਏ ਸੀ, ਕਿਲਾ ਵੀ ਦੇਖ ਕੇ ਆਏ ਹਾਂ ਅਸੀਂ ਬਹੁਤ ਵਧੀਆ

ਹਾਂ ਤੇ ਇੱਥੇ ਤਾਂ ਸਾਡੇ ਤਾਂ ਨਾ ਉਰੇ ਸਮਾਗਮ ਵੀ

ਤੇ ਉਹ ਹੀ ਹੈ ਇੱਥੇ ਸ਼ਹੀਦੀ ਸਮਾਗਮ ਚੱਲਦੇ ਨਾ ਆਪਣੇ ਇੱਕੀ Seventy sixty two ਤੋਂ ਸ਼ੁਰੂ ਹੋਇਆ ਸੀ ਨਾ?

ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣਾਇਆ ਗਿਆ ਸੀਗਾ।

ਉਹਨਾਂ ਦੀ ਕੀਤੀ ਗਈ ਸੀ ਸ਼ਹੀਦੀ ਕਰਵਾਈ ਗਈ ਸੀਗੀ ਮਾਤਾ ਗੁਜਰੀ ਦੇ ਨਾਲ।

ਜਿੱਦਾਂ ਗੁਰਮਤ ਸਮਾਗਮ ਵਗ਼ੈਰਾ ਕਰਵਾਉਂਦੇ ਨੇ ਨਾ ਉੱਥੇ ਉਹਨਾਂ ਨੂੰ ਕਾਫ਼ੀ ਲੋਕਾਂ ਨੂੰ ਸੇਧ ਮਿਲਦੀ ਹੈ ਇਹਨਾਂ ਚੀਜ਼ਾਂ ਤੋਂ ਵੀ ਸਾਡੇ ਇਤਿਹਾਸ ਦੇ ਵਿੱਚ ਕੀ ਕੀ ਵਾਪਰਿਆ ਕਿੱਦਾਂ ਹੋਇਆ, ਕਿਵੇਂ ਉਹਨਾਂ ਨੇ ਸਜਾ ਕੱਟੀ।

ਹਮ ਉਸ ਤੋਂ ਬਾਅਦ ਹੀ ਹੈ ਨਾ ਕਿ ਇੱਕਦਮ ਹੀ ਮਤਲਬ ਸਿੱਖਾਂ ਨੂੰ ਅਹ ਵਧੀਆ ਉਹਨਾਂ ਦਾ ਚੱਲ ਪਿਆ, ਬੋਲ ਬਾਲਾ ਵਧੀਆ ਹੋਣ ਲੱਗਿਆ ਤੇ ਇਹਨਾਂ ਨੂੰ ਮੁਗਲਾਂ ਨੂੰ ਰਾਸ ਨੀ ਸੀ ਆ ਰਿਹਾ ਇਹ ਚੀਜ਼ਾਂ ਗੁਰੂ ਜੀ ਦੇ ਨਾਲ ਇੰਨਾ ਕੁ ਜ਼ਿਆਦਾ ਵਿਰੋਧ ਪਾ ਲਿਆ,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

ਇੰਨੀ ਬਜ਼ੁਰਗ ਮਾਤਾ ਤੇ ਉਹਨਾਂ ਨੂੰ ਠੰਢੇ ਦੇਖਿਆ ਜਾਏ ਆਮ ਇਨਸਾਨ ਵੀ ਮਤਲਬ normally ਠੰਢ, ਬਾਰਿਸ਼ ਦੇ ਵਿੱਚ ਬਾਹਰ ਨੀ ਖੜਾ ਹੋ ਸਕਦਾ। ਉਹ ਕਿੰਨੇ ਉੱਚੀ ਜਗ੍ਹਾ ਦੇ ਉੱਪਰ ਰੁੱਕੇ ਹੋਏ,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

ਤੇ ਆਪਾਂ ਆਪਣੇ ਤੇ ਲਾਈਏ ਆਪਾਂ ਵੀ ਨੀ ਉੱਥੇ ਦੋ ਘੜੀ ਰੁੱਕ ਸਕਦੇ। ਤੇ ਉਹ ਦੇਖੋ ਇੰਨੇ ਬਜ਼ੁਰਗ ਮਾਤਾ ਸੀਗੇ ਤੇ ਉਹਨਾਂ ਨੂੰ ਕਿੰਨੇ ਦੋ ਤਿੰਨ ਦਿਨ ਉੱਥੇ ਰੱਖਿਆ। ਉਹਨਾਂ ਨੂੰ ਮਤਲਬ ਤਸੀਹੇ ਦਿੱਤੇ ਗਏ ਬੱਚਿਆਂ ਦੇ ਨਾਲ,

ਹਮ ਤੇ ਬੱਚੇ ਵੀ ਬੜੇ ਬਹਾਦਰ ਸੀਗੇ ਸਾਹਿਬਜ਼ਾਦੇ ਦੇਖਿਆ ਜਾਏ ਬਹੁਤ ਬਹਾਦਰ ਸੀ, ਜਿਵੇਂ ਦਾਦਾ ਜੀ ਦੀ ਸ਼ਹੀਦੀ ਬਾਰੇ ਉਹਨਾਂ ਨੇ ਸੁਣਿਆ ਸੀ, ਤੇ ਸਿੰਘਾਂ ਦੀ ਸ਼ਹੀਦੀ ਬਾਰੇ ਉਹਨਾਂ ਨੇ ਜਿੰਨਾ ਸੁਣ~ ਦਾਦੀ ਮਾਂ ਤੋਂ ਸੁਣਿਆ ਸੀ, ਤੇ ਉਹ ਉਸੇ ਚੀਜ਼ ਤੇ ਖਰੇ ਉੱਤਰੇ ਆਪਣੀ ਦਲੇਰੀ,

ਮੋਤੀ ਮਹਿਰਾ ਜੀ ਦੀ ਦਲੇਰੀ ਦਾ ਵੀ ਦੇਖ ਲਓ ਜਿੱਦਾਂ,

ਹਾਂ। ਹਨਾ ਮੋਤੀ ਮਹਿਰਾ ਜੀ ਆਉਂਦੇ ਹੁੰਦੇ ਸੀ ਦੁੱਧ ਪਿਲਾਉਣ ਦੇ ਲਈ ਆਪਣੇ ਮਤਲਬ ਪਰਿਵਾਰ ਦੇ ਵਿੱਚੋਂ ਕੋਈ ਹਰ ਇੱਕ ਚੀਜ਼ ਦਿੱਤੇ ਉਹਨਾਂ ਨੂੰ ਹੁੰਦਾ ਸੀ ਵੀ ਮੈਂ ਇੱਕ ਚੀਜ਼ ਹਰ ਰੋਜ਼ ਦਾਨ ਕਰ ਦੇਵਾਂਗਾ ਤੇ ਮੈਨੂੰ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਗਰਮ ਦੁੱਧ ਦੇਣ ਪਿਲਾਉਣ ਲਈ ਆਗਿਆ ਦਓ ਹਨਾ,

ਹਾਂਜੀ। ਹਾਂ ਤੇ ਜਿੱਦਾਂ ਉਹਨਾਂ ਦੀ ਫਿਰ ਵਜ਼ੀਰ ਖ਼ਾਨ ਦੀ ਕਚਿਹਰੀ ਦੇ ਵਿੱਚ ਜਿੱਦਾਂ ਹੀ ਬੱਚਿਆਂ ਨੂੰ ਲਿਜਾਉਂਦੇ ਸੀ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਂਦੇ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਸ਼ਾਇਦ ਇਹ ਡਰ ਜਾਣਗੇ ਜਾਂ ਉਹਨਾਂ ਨੂੰ ਲਾਲਚ ਦਿੰਦੇ ਸੀ ਕਿਸੇ ਨਾ ਕਿਸੇ ਚੀਜ਼ ਦਾ ਖਾਣ ਪੀਣ ਦਾ ਖਿਡੌਣਿਆਂ ਹਾਂਜੀ ਉਹ ਸਾਡੇ ਅੱਗੇ ਝੁੱਕ ਜਾਣਗੇ ਤੇ ਝੁੱਕ ਕੇ ਸਾਨੂੰ ਸਾਲਮ ਕਰਨਗੇ,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 ਆਪਣੇ ਆਪਣੇ ਸਿੱਖੀ ਨੂੰ ਕਾਇਮ ਰੱਖਿਆ, ਹਾਂ ਤੇ ਕੀਤਾ ਤਾਂ ਕਿ ਉਹੀ ਆ ਨਾ ਉਹਨਾਂ ਨੇ ਦਰਵਾਜ਼ਾ ਵੀ ਛੋਟਾ ਰੱਖਿਆ ਰੱਖਿਆ ਤਾਂ ਕਿ ਵੀ ਇਹਨਾਂ ਦਾ ਸਿਰ ਪਹਿਲਾਂ ਅੰਦਰ ਆਏਗਾ ਤੇ ਸਿਰ ਝੁਕਾਉਣਗੇ, ਫ਼ਤਿਹ ਸਿੰਘ ਛੋਟਾ ਸੀ, ਤਾਂ ਕਿ ਪੂ~ ਅਹ ਏਦਾਂ ਕਰਕੇ ਵੀਰ ਜੀ ਉਹਨਾਂ ਨੇ ਹੁਣ ਆਪਣੇ ਲਈ ਛੋਟਾ ਗੇਟ ਖੋਲਿਆ,

ਤੇ ਉਹ ਕਹਿੰਦੇ ਕੋਈ ਗੱਲ ਨੀ ਵੀ ਜਿੱਦਾਂ ਮੈਂ ਕਰਾਂਗਾ ਤੂੰ ਫ਼ਤਿਹ ਸਿੰਘ ਓਦਾਂ ਹੀ ਕਰਨਾ ਤੇ ਜੋਰਾਵਰ ਸਿੰਘ ਨੇ ਆਪਣਾ ਪਹਿਲਾਂ ਪੈਰ ਰੱਖਿਆ ਅੰਦਰ ਅਹ ਫ਼ਤਿਹ ਸਿੰਘ ਨੇ ਵੀ ਆਪਣਾ ਪੈਰ ਰੱਖਿਆ, ਤੇ ਏਦਾਂ ਕਰਕੇ ਮੁਗ਼ਲ ਮਤਲਬ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਅਹ ਹੋ ਗਿਆ ਇਹ ਕਿੱਦਾਂ ਹੋ ਗਿਆ, ਇੰਨਾ ਛੋਟੇ ਜਿਹੇ ਨੇ ਗੇ ਉਮਰ 'ਚ ਤੇ ਇਹਨਾਂ ਨੂੰ ਇੰਨੀ ਅਕਲ ਕਿਵੇਂ ਆ ਗਈ ਕਿ ਇਹ ਆਪਣਾ ਆਪ ਅਹ ਇਹਨਾਂ ਨੇ ਬਚਾ ਲਿਆ ਸਿਰ ਨੀ ਝੁੱਕਿਆ ਹੈਗਾ ਉਹਨਾਂ ਦਾ

ਗੱਲ ਹੈ ਵੀ ਮਤਲਬ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਬਹੁਤ ਸੂਝ ਸਮਝ ਸੀਗੀ ਹਰ ਇੱਕ ਚੀਜ਼ ਦੀ ਕਿਉਂਕਿ ਉਹਨਾਂ ਦੀ ਕਹਿ ਲਓ ਤਾਂ ਦਾਦੀ ਮਾਂ ਉਹਨਾਂ ਨੂੰ ਬਹੁਤ ਕੁਛ ਸਿਖਾਉਂਦੀ ਹੁੰਦੀ ਸੀ ਆਪਣੇ, ਅਹ ਦਾਦਾ ਜੀ ਬਾਰੇ ਦੱਸ ਕੇ ਅਹ ਸਿੱਖਾਂ ਦੀ ਸ਼ਹੀਦੀ ਬਾਰੇ ਤੇ ਮੁਗ਼ਲਾ ਦੇ ਜ਼ੁਲਮਾਂ ਦਾ ਪੂਰਾ ਦੱਸਦੇ ਹੁੰਦੇ ਸੀ ਤਾਂ ਕਿ ਉਹ ਵੀ ਆਪਣੇ ਇਰਾਦਿਆਂ ਤੇ ਕਾਇਮ